ਤੇ ਤਿੰਨ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਹਨ।

ਤੇ ਇੱਕ ਬਹੁਤ ਵੱਡਾ ਦਰਖਤ ਲੱਗਿਆ ਹੋਇਆ ਹੈ।

ਤੇ ਰੰਗ ਬਿਰੰਗੀਆਂ ਚਾਣਨੀਆਂ ਲੱਗੀਆਂ ਹੋਈਆਂ ਹਨ।

ਤੇ ਕਾਫੀ ਸਾਰੇ ਰੰਗ ਬਿਰੰਗੇ ਗੁੱਬਾਰੇ ਲਗਾਏ ਹੋਏ ਹਨ।

ਜਿੱਸ ਦੇ ਬਾਹਰ ਬਹੁਤ ਸਾਰੇ ਕੁੜੀਆਂ ਮੁੰਡੇ ਇਕੱਠੇ--

ਤੇ ਇੱਕ ਲੜਕਾ ਕੈਮਰੇ ਵਿੱਚ ਤਸਵੀਰ ਖਿੰਚ ਰਿਹਾ ਹੈ।

ਲੱਗੇ ਹੋਏ ਹਨ ਤੇ ਇੱਕ ਔਰਤ ਵੀ ਕੁਰਸੀ ਉੱਪਰ ਬੈਠੀ ਹੋਈ ਹੈ।

ਉਸਦੇ ਅੰਦਰ ਬਹੁਤ ਸਾਰੀਆਂ ਗੱਡੀਆਂ ਖੜੀਆਂ ਹਨ।

ਉਸ ਕੋਲ ਕੁਛ ਪੌੜੀਆਂ ਬਣੀਆਂ ਹੋਈਆਂ ਹਨ।

ਪਏ ਹੋਏ ਹਨ ਇੱਕ ਦੁਕਾਨ ਬੰਦ ਹੈ।

ਸਭ ਨੇ ਚਿੱਟੇ ਤੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਹਨ।

ਤੇ ਬਾਹਰ ਪੀਲੇ ਤੇ ਲਾਲ ਰੰਗ ਦੇ ਫੁੱਲ ਲੱਗੇ ਹਨ।